ਇਸ ਤਸਵੀਰ ਵਿੱਚ ਇੱਕ ਜੰਗਲ ਨੂੰ ਦਿਖਾਇਆ ਗਿਆ ਹੈ ਜਿਸ ਵਿਚ ਕਈ---

ਜਿਸ ਵਿੱਚ ਇੱਕ ਆਦਮੀ ਕੁਰਸੀ ਉੱਤੇ ਬੈਠਾ ਹੈ।

ਇਸ ਤਸਵੀਰ ਵਿੱਚ ਇੱਕ ਦੁਕਾਨ ਨੂੰ ਦਿਖਾਇਆ--

ਅਤੇ ਤਿੰਨ ਪਾਸਟਰ ਬੈਠੇ ਹੋਏ ਹਨ ਅਤੇ ਚਾਰ ਖੜੇ ਹੋਏ ਹਨ।

ਆਪਣੇ ਗਲ ਵਿੱਚ ਫੁੱਲਾਂ ਦੀਆਂ ਮਾਲਾ ਪਾਈਆਂ ਹੋਈਆਂ ਹਨ।

ਤੇ ਵਿਚ ਇੱਕ ਵੱਡਾ ਟੇਬਲ ਹੈ ਜਿਸ ਵਿੱਚ ਕੋਈ ਪ੍ਰਿੰਟਰ ਰੱਖੇ ਹੋਈ ਹਨ।

ਇਸ ਤਸਵੀਰ ਵਿੱਚ ਭੋਲਾ ਇਲੈਕਟਰੋਨਿਕ ਦੀ ਦੁਕਾਨ ਨੂੰ ਦਿਖਾਇਆ ਗਿਆ ਹੈ।

ਇਸ ਤਸਵੀਰ ਵਿੱਚ ਇੱਕ ਵੱਡਾ ਰੂਮ ਦਿਖਾਇਆ ਗਿਆ ਹੈ।

ਚੱਲ ਰਹੀਆ ਹਨ ਇੱਕ ਆਦਮੀ ਮੋਟਰਸਾਈਕਲ ਤੇ ਚੱਲ--

ਇਸ ਸਕੂਲ ਦੇ ਉੱਪਰ ਕੁਝ ਖਿੜਕੀਆਂ ਵੀ ਲੱਗੀਆਂ ਹੋਈਆਂ--

ਸਜਾਇਆ ਗਿਆ ਹੈ ਇੱਸਦੇ ਲੱਗੇ ਹੋਰ--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

ਇਸ ਤਸਵੀਰ ਵਿੱਚ ਸਿਗਰੈਟ ਹਾਰਡ ਹੋਸਪਿਟਲ ਫਾਰਮੈਸੀ ਦਾ ਬੋਰਡ ਲੱਗਿਆ ਹੋਇਆ।

ਇਸ ਤਸਵੀਰ ਵਿੱਚ ਇੱਕ ਛੋਟੀ ਜਿਹੀ ਦੁਕਾਨ ਨੂੰ ਦਿਖਾਇਆ ਗਿਆ ਹੈ।

ਇਸ ਤਸਵੀਰ ਵਿੱਚ ਇੱਕ ਆਦਮੀ ਪੋਦੇ ਵੇਚ ਰਿਹਾ--

ਅਤੇ ਉਸ ਦੇ ਪਿੱਛੇ ਇੱਕ ਸਟਾਰ ਬਣਿਆ ਹੋਇਆ ਹੈ।

ਅਤੇ ਉਸ ਸਟਾਰ ਵਿੱਚ ਇੱਕ ਮੂਰਤੀ ਬਣੀ ਹੋਈ ਹੈ ਉਹ ਸਟਾਰ ਦਿਖਣ ਵਿੱਚ ਬਹੁਤ ਹੀ --

ਇਸ ਤਸਵੀਰ ਵਿੱਚ ਇੱਕ ਗਰਾਉਂਡ ਵਿੱਚ।